ਨਹੁੰ ਕਰਮੀ ਸਿਆਣੀ ਸੀ, ਆਖੇ ਨੌਕਰੀ ਛੱਡ ਕੇ ਵਿਦੇਸ਼ ਲੈ ਜਾਂਦੀ ਹਾਂ, ਘੱਟੋ ਘੱਟ ਨਸ਼ਿਆਂ ਚੋਂ ਤਾਂ ਬਚਿਆ ਰਹੇਗਾ ਉੱਜੜਦਾ ਘਰ ਦੇਖ ਮੈਨੂੰ ਨਹੁੰ ਦੀ ਗੱਲ ਠੀਕ ਲੱਗੀ ਕਬਖਤ ਸਰਾਬੀ ਸਿਆਣਾ ਜਾਣ ਜ਼ਮੀਨ ਨੂੰ ਨੁਹਾ ਦਿੱਤੀ ਸੀ, ਪਰ ਵੇਚ ਦਿੱਤੀ ਕੋਡੀਆਂ ਦੇ ਭਾਅ ਉਹਨੇ ਵੀ, ਨਹੁੰ ਨੇ ਦੇਖਿਆ test ਪਾਸ ਕੀਤੇ ਵੀਜ਼ਾ ਆਇਆ ਘਰ ਵਿੱਚ ਰਹਿੰਦੇ ਪੈਸਿਆਂ ਦੇ ਵਿਦੇਸ਼ ਤੇ ਲਾ ਦਿੱਤੇ, ਦੋ ਪੋਤੇ ਮੇਰੇ ਛੋਟੇ ਮੁੰਡੇ ਜੱਸੀ ਸਮੇਤ ਕਨੇਡਾ ਵਾਪਸ ਵਸੇ, ਵਧੀਆ ਰਹਿੰਦੇ ਜੇ ਚੰਗਾ ਖਾਂਦੇ ਸਾਰੀ ਉਮਰ, ਨਹੁੰ ਦਾ phone ਆਇਆ ਕਰਦਾ ਸੀ ਅਕਸਰ, ਇੱਥੇ ਨਸ਼ੇ ਵੀ ਕਈ ਮਿਲਦੇ, ਪਰ ਸ਼ਰਾਬ ਵਿੱਚ ਹੀ ਖਿਰਖਿਰਾ ਨਸ਼ਾ ਨਹੀਂ ਜੱਸੀ ਕੰਮ ਵਿੱਚ ਇਸ ਨਾ ਹੀ ਛੱਡ ਦਿੱਤਾ, ਕੁੱਟਣ ਮਾਰਨ ਲੱਗ ਪਿਆ, ਬਸ ਸ਼ਰਾਬ ਵਿੱਚ ਰੁੜ ਰੁੜ ਮਰ ਗਿਆ, ਵਿਦੇਸ਼ ਨਾਲ ਵੀ ਜੱਸੀ ਵੀ ਆਹ ਅੱਗੇ ਸੁਣ ਆਹ ਤੀਜੇ ਮੁੰਡੇ ਮਨਜੀਤ ਕੋਲ ਰਹਿੰਦੀ ਆ ਹੁਣ, ਮਾਲ ਮਹਿਕਮੇ ਵਿੱਚ ਲੱਗਾ ਸੀ, ਠੇਕੇ ਮੇਰਿਆਂ ਤੋਂ ਵੀ ਮਾੜਾ ਨਿਕਲਿਆ। ਇਹ ਤੀਜੀ ਤੀਵੀਂ private school ਵਿੱਚ ਪੜ੍ਹਾਉਂਦੀ ਹੈ ਠੱਗੀ ਠੋਰੀ ਨਾਲ ਪੈਸਾ ਕਮਾਉਣ ਲੱਗ ਪਿਆ, ਵੱਡੇ ਵੱਡੇ ਅਫ਼ਸਰ ਬਹਿਣ ਕੋਲ ਲੱਗ ਪਿਆ, ਹੋਰ ਵੱਡੇ ਵੱਡੇ ਹੋਟਲਾਂ ਵਿੱਚ ਐਸ਼ ਕਰਨ ਲੱਗ ਗਿਆ, ਕਈ ਦਿਨ ਘਰ ਬਾਹਰ ਰਹਿਣਾ ਤੇ ਇੱਕ ਧੇਲਾ ਵੀ ਨਹੀਂ ਦੇਣਾ, ਨਹੁੰ ਆਪਣੀ ਸਾਰੀ ਤਨਖਾਹ ਚੋਂ ਸਰਦਾ ਬਣਦਾ ਦੇ ਕੇ ਮੇਰੀ ਰੋਟੀ ਟੁੱਕ ਕਰ ਰਹੀ ਸੀ ਬੇਚਾਰੀ, ਬਥੇਰੇ ਰੋਕਦੀ ਹਾਂ ਮੈਂ ਨਹੁੰ ਨੂੰ,

ਬਾਹਰ ਦੀਆਂ ਐਬੀ ਆਦਤਾਂ ਸਵਾਦਾਂ ਚੋਂ ਕਈ ਮਹੀਨਿਆਂ ਤੱਕ ਬੇਘਰ ਹੋ ਗਿਆ, ਨਿਖੱਟੂ ਯਾਰਾਂ ਨੇ ਨਸ਼ਿਆਂ ਵਿੱਚ ਲਾ ਕੇ ਸਾਰਾ। ਬਸ ਕੁਛ ਨਾ ਕੁਛ ਇਹ ਤਾਂ ਘਰ ਵਿੱਚ ਹੀ ਦਿੱਤਾ ਚਾਲਬਾਜ਼, ਨਸ਼ੇੜੀ ਯਾਰਾਂ ਨੂੰ ਕਬਜ਼ਾ ਲੈਣ ਆਇਆ ਸੀ ਉਹ, ਕਾਗ਼ਜ ਵੇਖ ਕੇ ਪਤਾ ਲੱਗਾ ਕਿ ਥਾਣਿਆਂ ਵਿੱਚ ਰੌਲਾ ਭੂਆ ਇਸ ਨੇ ਹੀ ਪਾਇਆ ਸੀ। ਜਿਹੜਾ ਪੁੱਤ ਇਹ ਨਾ ਬਚਾ ਸਕਿਆ, ਉਹ ਦੁੱਖੀ ਦੇ ਬੋਲ ਵਿੱਚ ਕੀ ਉਹ ਬਚਾਏਗਾ।

ਕਰੌੜਾਂ ਦੀ ਮਾਲਕ ਅੱਜ ਨਸ਼ੇੜੀ ਪੁੱਤਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਬੇਘਰ ਹੋ ਗਈ ਕਹਿੰਦਾ ਖਾਨਦਾਨ ਇਹੋ ਮਨ ਨਸ਼ੇੜੀ ਪੁੱਤਾਂ ਨਾਲ ਮੇਰੀਆਂ ਨਹੁੰਆਂ ਚੰਗੀਆਂ, ਘਰ ਦੀ ਇੱਜਤ ਤਾਂ ਬਚਾਉਂਦੀਆਂ ਰਹੀਆਂ, ਭੂਆ ਰੋ ਰਹੀ ਸੀ ਬਸ ਇੰਞ ਲੱਗ ਰਿਹਾ ਸੀ ਜਿਵੇਂ ਕਪੁੱਤਾਂ ਤੋਂ ਦੁਖੀ ਹਿਰਦਾ ਪਹਾੜ ਨਹੁੰਆਂ ਤੇ ਹੀ ਰੱਬ ਬਹੁਤੀਆਂ ਹੋਣ ਭੂਆ ਲਈ। ਸਾਲ ਬਾਅਦ ਭੂਆ ਨੇ ਤੇ ਤਕਰੀਬਨ ਤੱਕ ਹੀ ਮੁੱਕ ਗਏ ਸਾਂ, ਫਿਰ ਕਿਤੇ ਨਸ਼ੇੜੀ ਪੁੱਤ ਦਾ ਮੌਤ ਦਾ ਸੁਨੇਹਾ ਨਾ ਗਿਆ, ਸੁੱਖੀ ਸਾਂਦੀ ਭੂਆ ਲੰਮੀ ਗੱਲ ਕਰਦੀ ਦੱਸੀ ਜਾ ਰਹੀ ਸੀ ਤੇਰੇ ਨਸ਼ੇ ਸਾਲਾਂ ਪਰਤ ਆਇਆ ਭਲਾ ਹੋਏ ਰੱਬ ਤੇਰੇ ਗੁਰਜਿਤ ਸਾਰਾ ਘਰ ਨਸ਼ੇੜੀ ਨਾਲ ਹੀ ਰੋਟੀ ਟੁੱਕ ਕਰਨ ਲੱਗ ਪਿਆ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰਾ ਅੱਜ ਦਾ ਵਿਸ਼ਾ ਚੰਗਾ ਲੱਗਿਆ ਹੋਵੇਗਾ, ਧੰਨਵਾਦ। Hello

ਹਾਂਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਰਮਨ,

ਹਾਂਜੀ ਵਧੀਆ ਆਪਾਂ ਵੀ ਠੀਕ ਹੈ।

ਕੁਛ ਨੀ ਯਾਰ ਬਸ ਅੰਦਰ ਬੈਠੇ ਹੋਏ ਘਰਾਂ ਦੇ,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

ਜਗ੍ਹਾ ਤਾਂ ਦੇਖੋ ਹੁਣ lockdown ਲੱਗਾ ਹੋਇਆ ਤੇ

ਹਾਂਜੀ ਅੰਦਰ ਹੀ ਅੰਦਰ ਬੈਠੇ ਹੋਏ ਹਾਂ ਬਸ।

ਬੜਾ ਖ਼ਤਰਨਾਕ ਹੈਗਾ ਕਹਿੰਦੇ ਇੱਕਦਮ ਹੀ ਫੈਲ ਗਿਆ ਪੂਰੇ ਮਤਲਬ ਕਿ ਇਹ ਵੀ ਨੀ ਹੈ

ਥੋੜ੍ਹੇ ਬਹੁਤ ਹੈ ਮਤਲਬ ਪਰੇਸਾਨੀ ਹੁੰਦੀ ਹੈ ਬਿਮਾਰ ਵਗ਼ੈਰਾ ਨੇ ਨਾ ਉਹਨਾਂ ਨੂੰ ਖ਼ਾਸ ਕਰਕੇ ਇਹ ਲੱਗਿਆ ਰਹਿੰਦਾ ਕਿ ਜ਼ਲਦੀ ਪਕੜ 'ਚ ਲੈਂਦਾ ਇਹ virus

ਹਾਂ ਤੇ ਉਹਦੀ ਕਰਕੇ ਹੁਣ ਜੋ ਜਿੰਨਾਂ ਨੂੰ ਸ਼ੂਗਰ ਦੇ patient ਹੈ ਜਾਂ ਬਹੁਤ ਬਜ਼ੁਰਗ ਹੈਗੇ ਆ ਨਾ

ਜਾਂ ਇੱਕ ਨਾ ਉਹਨਾਂ ਨੂੰ ਇਹ ਫਿਰ ਜ਼ਿਆਦਾ ਬਜ਼ੁਰਗ ਨੂੰ ਤਾਂ news ਨੀ ਵੇਖਣੀ ਚਾਹੀਦੀ ਕਿ ਉਹ news 'ਚ ਇੰਨਾ ਕੁਛ ਦਿਖਾ ਦਿੰਦੇ ਨੇ

ਵੇਖੀ ਮਤਲਬ ਉਹ 'ਚ news 'ਚ ਦਿਖਾਇਆ

ਜਗ੍ਹਾ ਨੀ ਹੈਗੀ ਲੋਕੀ ਲਾਇਨਾਂ 'ਚ ਖੜੇ ਹੋਏ ਨੇ,

ਤੇ ਉਹੀ ਆ ਮਤਲਬ ਕਿ ਦੇਖੋ ਤੁਸੀਂ ਅੱਜ ਦੇ time ਦੇ ਵਿੱਚ ਇਹ ਇਹ ਬਿਮਾਰੀ ਨੂੰ ਮਤਲਬ ਨਾਮ ਹੀ ਇੰਨਾ ਖ਼ਤਰਨਾਕ ਹੈ ਜਿਹਨੂੰ ਹੁੰਦੀ ਹੈ ਤੇ ਉਹ ਤਾਂ ਹਨਾ,

ਲੱਗਦਾ ਹੈ ਕਿ ਪਤਾ ਨੀ ਕਿੰਨਾ ਕੁ ਵੱਡਾ ਕੋਈ ਅਹ ਕਹਿ ਲਓ ਬਿਮਾਰੀ ਹੈ ਇਹ, ਕਿ ਬਸ ਹੁਣ ਬਚ ਹੀ ਨੀ ਸਕਦੇ, ਹੌਂਸਲਾ ਹੀ ਛੱਡ ਦਿੰਦਾ ਵਾ,

ਮਗਰ virus ਜੋ ਸਭ ਤੋਂ ਜ਼ਿਆਦਾ mask sanitizer daily ਸਾਨੂੰ ਆਪਣੇ ਆਪ ਨੂੰ ਸਾਫ਼ ਸੁੱਥਰਾ ਰੱਖਣਾ,

ਤੇ ਉਹੀ ਜਿੰਨਾ ਤੁਸੀਂ ਆਪਣਾ ਮਤਲਬ ਕਿ ਧਿਆਨ ਰੱਖੋਗੇ healthy ਰਹੋਗੇ health

Mask ਹੁਣ ਲਾ ਲਓ ਪੰਜ ਰੁਪਏ ਦਾ mask ਦੁਕਾਨ ਵਾਲੇ ਸਾਨੂੰ ਪੰਜਾਹ ਰੁਪਏ ਦਾ,

ਕੀਤਾ ਹੋਇਆ, ਕਈਆਂ ਕੋਲ ਤਾਂ ਬੇਚਾਰਿਆਂ ਕੋਲ ਖਾਣ ਪੀਣ ਵਾਸਤੇ ਵੀ ਨੀ ਹੈਗਾ, ਮਜ਼ਦੂਰ ਜੋ ਹੈ ਮਜ਼ਦੂਰ ਇੱਕ ਜਗ੍ਹਾ ਤੋਂ ਦੂਸਰੀ ਤਰ੍ਹਾਂ ਕੰਮ ਕਰਨ ਆਏ ਉਹਨਾਂ ਨੂੰ ਬਹੁਤ problem ਆ ਰਹੀ ਹੈਗੀ,

ਤੇ ਫਿਰ ਉਹ ਇੰਨੇ ਜ਼ਿਆਦਾ ਭਰ ਜਾਂਦੀ ਹੈਗੀ ਕਿ ਜਗ੍ਹਾ ਹੀ ਨੀ ਹੁੰਦੀ ਬਿਲਕੁਲ ਉਹੀ ਦੇਖੋ ਨਾ ਤੁਸੀਂ ਮਤਲਬ ਅਹ ਬ~ ਪੂਰਾ ਆਵਾਜਾਈ ਪੂਰੀ ਬੰਦ ਹੋ ਚੁੱਕੀ ਹੈ ਕਿਤੇ,

ਜਾਂ ਫਿਰ ਪੈਦਲ ਜਾ ਰਹੇ ਨੇ ਸਾਰੇ ਬਸ ਹੋਰ ਕੁਛ ਵੀ ਨੀ ਹੈ, ਵਗ਼ੈਰਾ reservation ਆ, ਉਹ ਵੀ ਹੁਣ ਬੰਦ ਹੋ ਚੁੱਕੀ ਹੈ ਕੋਈ train ਕੁਛ ਵੀ ਨੀ ਚੱਲ ਰਹੀਆਂ, ਸਾਰੇ ਬੰਦ ਚਹਿਲ ਪਹਿਲ ਸਾਰੀ ਬੰਦ ਹੋ ਗਈ ਹੈ, ਹਮ ਭੀੜ ਦੇ ਜੋ ਭੀੜ ਵਾਲੇ ਏਰੀਏ ਨੇ ਉੱਥੇ ਵੀ ਹੁਣ ਅਹ ਪੁਲਿਸ ਨੇ strict ਲਗਾਈਆਂ ਕਿ ਖੜਾ ਹੋਵੇ, ਦੋ ਜਾਂ ਦੋ ਤੋਂ ਵੱਧ ਨੀ ਖੜੇ ਹੋ ਸਕਦੇ,

Bike ਤੇ ਵੀ ਤੁਸੀਂ ਦੋ ਤੋਂ ਜ਼ਿਆਦਾ

ਬਿਮਾਰੀ ਨਾਲ ਪਹਿਲਾਂ ਤਾਂ ਇਹ ਲੋਕ ਛੁਪਾਉਂਦੇ ਰਹੇ ਨੇ,

ਹੋ ਗਏ ਤੇ ਫਿਰ ਫਿਰ ਇਹਨਾਂ ਨੇ ਦਿਖਾਇਆ ਮਤਲਬ ਕਿ

ਹਾਂਜੀ ਬਿਲਕੁਲ, ਇਹ ਕੁਛ ਕਹਿ ਰਹੇ ਨੇ ਕਿ ਇਹਨਾਂ ਨੇ ਬਣਾਇਆ ਹੈ ਨਾ ਤੇ ਕੁਛ ਦਾ ਕਹਿਣਾ ਹੈ ਕਿ ਇਹ ਜਾਨਵਰਾਂ ਤੋਂ ਫੈਲਿਆ।

ਹਾਂ ਤੇ ਕੋਈ confirm ਨੀ ਹੈ ਤੁਸੀਂ ਇਸ ਬਾਰੇ, ਤੇ ਆਹ ਸਭ ਦਾ ਅਲੱਗ ਅਲੱਗ ਮੰਨਣਾ ਤੇ ਕਹਿਣਾ ਤੇ ਸੁਣਨ ਨੂੰ ਵੀ ਅਲੱਗ ਹੀ ਮਿਲਦਾ ਹੈ ਕੋਈ ਕਹਿ ਰਿਹਾ ਕਿ ਨਹੀਂ ਇਹ virus doctors ਨੇ ਜਿਹਨੂੰ ਪਤਾ ਚੱਲ ਗਿਆ ਸੀ, ਉਹ ਵੀ ਮਾਰ ਦਿੱਤਾ, ਪਤਾ ਨੀ,

ਕਹਿੰਦੇ ਹਵਾ 'ਚ ਵੀ ਕੋਰੋਨਾ virus ਹੈਗਾ ਵਾ ਹਵਾ 'ਚ ਵੀ ਹੈ,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 ਤੇ ਬਹੁਤ ਤਾਂ ਹੀ ਕਹਿ ਰਹੇ ਵੀ mask ਲਗਾ ਕੇ ਨਿਕਲੋ ਅਗਰ ਨਿਕਲਣਾ,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

ਹਾਂਜੀ ਹਾਂਜੀ ਬਿਲਕੁਲ ਤੇ ਉਹੀ ਹੈ ਇੰਨੀ problem ਮਤਲਬ ਕਿ ਜੋ ਅੱਜ ਦੇ time 'ਚ ਸਾਨੂੰ face ਕਰਨੀ ਪੈ ਰਹੀ ਹੈ ਨਾ ਕੋਈ ਮਤਲਬ ਸੋਚਿਆ ਵੀ ਨੀ ਸੀਗਾ ਕਦੇ ਕਿਸੇ ਨੇ ਵੀ ਇੰਨੀ ਜ਼ਿਆਦਾ ਹੋਏਗੀ ਹਨਾ, ਤੇ ਮਤਲਬ Time ਵੀ ਅਚਾਨਕ ਆਇਆ ਇੱਕਦਮ ਨਾ ਪਤਾ ਵੀ ਨੀ ਸੀ ਕੁਛ ਏਦਾਂ ਦਾ ਹੋਏਗਾ ਹਮ ਬਿਲਕੁਲ online ਵੀ ਹੁਣ ਦੇਖੋ shopping online ਕਰਦੇ ਆ ਉਹਨਾਂ ਨੂੰ ਬੜਾ benefit ਹੋ ਰਿਹਾ online

ਤੇ ਉਹਨਾਂ ਨੂੰ ਮਤਲਬ ਅਹ ਕਹਿ ਲਓ ਉਹ ਓਨਾ ਰਾਸ਼ਣ ਆਪਣਾ ਵੇਚ ਵੀ ਨੀ ਪਾ ਰਹੇ, Odd ਕਰਕੇ ਹੀ ਕਰ ਰਹੇ ਆ ਨਾ ਤੇ ਓਨਾ ਉਹਨਾਂ ਦਾ ਨਾ ਤਾਂ ਵੇਚ ਕਿਉਂਕਿ ਲੈ ਕੇ ਹੀ ਨੀ ਆ ਪਾ ਰਹੇ, ਸਭ ਲੋਕ ਆਪਣਾ online ਓਨਾ ਕੁ ਕ~ ਬਣਾ ਲੈਂਦੇ ਆ ਜਾਂ ਓਨਾ ਮੰਗਵਾ ਲੈਂਦੇ ਆ,

ਬਹੁਤ ਜ਼ਿਆਦਾ problem ਹੋ ਰਹੀ ਹੈ ਉਹਨਾਂ ਨੂੰ ਤੇ ਮਤਲਬ ਆਹ ਕਹਿ ਲਓ economy ਪੂਰੀ ਤਰ੍ਹਾਂ ਹਿੱਲ ਚੁੱਕੀ ਹੈ ਨਾਲ ਜਿਹੜੇ related ਹੈਗੇ hospitals ਦੇ ਵਿੱਚ ਤੁਸੀਂ ਦੇਖੋ ਦਵਾਈਆਂ ਦੀ shortage ਹੋ

ਜਿਵੇਂ ਸਬਜ਼ੀਆਂ ਹਰੀਆਂ ਆਪਣਾ ਖਾਣਾ ਪੀਣਾ ਸਹੀ ਰਹੇਗਾ ਤੇ ਪੂਰਾ ਸਰੀਰ fit ਰਹੇਗਾ

ਹੁੰਦਾ ਨਾ ਤਾਂ ਅੰਦਰੋਂ ਹੀ ਨੀ ਮਨ ਕਰਦਾ ਖਾਣ ਪੀਣ ਦਾ ਤਾਂ ਓਦਾਂ ਹੀ ਸਰੀਰ ਕੰਮਜ਼ੋਰ ਹੋ ਜਾਂਦਾ ਹੈ, ਜਿਹਨਾਂ ਨੂੰ ਮਤਲਬ ਸ਼ੂਗਰ ਜ਼ਿਆਦਾ ਹੋਈ ਆ ਉਹਨਾਂ ਨੂੰ ਵੀ ਮਤਲਬ ਇਹ ਧਿਆਨ ਦੇਣਾ ਚਾਹੀਦਾ ਜਾਂ ਆਪਣੇ medicine ਵਗ਼ੈਰਾ proper ਲੈਣ ਜਾਂ ਬਾਹਰ ਨਿਕਲਣ ਤੋਂ ਥੋੜ੍ਹਾ ਪਰਹੇਜ ਕਰਨਾ ਚਾਹੀਦਾ।

ਆਇਆ ਤਾਂ ਕਿਤੇ ਵੀ ਹਵਾ 'ਚ ਫੈਲਿਆ ਜਿ~ ਜਿੱਦਾਂ ਕਹਿ ਰਹੇ, ਵਾਲਿਆਂ ਦੀ duty ਕਿੰਨੀ ਖ਼ਤਰ~ ਖ਼ਤਰਨਾਕ, ਆਪਣੇ ਘਰੇ ਘਰ ਦੇ ਮੈਂਬਰਾਂ ਨੂੰ ਮੈਂ~ ਮੈਂਬਰਾਂ ਵਾਸਤੇ ਵੀ ਖ਼ਤਰਾ ਹੈ ਹੀ ਹੈ ਹਾਂਜੀ ਬਿਲਕੁਲ ਬਿਲਕੁਲ ਤੇ ਉਹੀ ਤੇ ਹੁਣ ਮਤਲਬ ਇਹੀ ਹੈ ਕਿ ਤੁਸੀਂ ਆਪਣਾ ਧਿਆਨ ਖੁੱਦ ਰੱਖੋ, ਅੰਦਰ ਰਹਿ ਕੇ safe ਰਹੋ, ਮਤਲਬ ਬਹੁਤ ਮਜ਼ਬੂਰੀ 'ਚ ਅਗਰ ਤੁਹਾਨੂੰ ਜਾਣਾ ਪਏ ਤਾਂ ਹੀ ਬਾਹਰ ਜਾਓ,

ਆਲਾ ਦੁਆਲਾ ਸਾਫ਼ ਰੱਖੋ ਅਗਰ ਤੁਹਾਨੂੰ ਕੋਈ ਲੱਗਦਾ ਹੈ ਕਿਸੇ symptoms ਲੱਗਦੇ ਵੀ ਹੈ ਤੇ ਉਹਨੂੰ ਪਹਿਲੋਂ ਹੀ ਉਹਦੇ ਲਈ medicines ਜਾਂ ਗਰਮ ਪਾਣੀ

Side ਰੱਖੋ ਬਰਤਨ ਕੱਪੜੇ ਸਭ ਉਹਦੇ side ਰੱਖ,

ਹਾਂਜੀ ਕਿਉਂਕਿ hospital ਦੇ ਵਿੱਚ ਤਾਂ ਇੰਨੇ ਕੁ ਜ਼ਿਆਦਾ ਮਰੀਜ਼ ਨੀਚੇ

ਇਹ 'ਚ virus 'ਚ ਆਕਸੀਜਨ ਬਿਲਕੁਲ ਹੀ ਘੱਟ ਹੋ ਜਾਂਦੀ ਹੈ,

ਹੁਣ ਤਾਂ ਮਤਲਬ ਵਿਆਹਾਂ ਸ਼ਾਦੀਆਂ 'ਚ ਵੀ ਕਹਿ ਦਿੱਤਾ ਇਹਨਾਂ ਨੇ ਕਿ ਵੀਹ ਤੋਂ ਜ਼ਿਆਦਾ ਨਹੀਂ ਕਰੋਗੇ ਨਾ ਕੋਈ ਵੀ ਭੀੜ ਭੜੱਕੇ ਵਾਲੀ ਜਗ੍ਹਾ ਤੇ Country ਤੋਂ ਬਾਹਰ ਜਾਣਾ ਤੁਹਾਡੇ ਕੋਲ proper COVID ਦਾ test ਹੋਇਆ ਕਿ ਹੋਣਾ ਚਾਹੀਦਾ certificate ਹੋਣਾ ਚਾਹੀਦਾ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 ਹਾਂਜੀ ਜੋ citizen ਬਾਹਰ ਹੈ ਅਮਰੀਕਾ ਤੋਂ ਇੱਥੇ ਰਹਿ ਘੁੰਮਣ ਲਈ ਆਏ ਸੀ, ਉਹਨਾਂ ਦੀ ਨੂੰ ਜਾਣਾ ਜ਼ਰੂਰੀ ਹੈ ਵਾਪਿਸ otherwise ਆਪਾਂ ਅਗਰ ਤੁਹਾਨੂੰ ਕੋਈ ਨਹੀਂ ਜ਼ਰੂਰਤ ਤਾਂ ਬਾਹਰ ਬਿਲਕੁਲ ਨਾ ਜਾਓ city ਤੋਂ ਤੇ ਅੰਦਰ ਹੀ ਰਹਿ ਕੇ ਆਪਣੇ ਆਪ ਨੂੰ safe ਰੱਖੋ।

ਹਾਂਜੀ ਹਾਂਜੀ ਤੇ fruits ਵਗ਼ੈਰਾ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 ਹਾਂ ਮਤਲਬ ਇੰਨਾ ਬਿਮਾਰੀ ਨੇ ਰਿਸ਼ਤੇ ਵੀ ਖ਼ਤਮ ਕਰ ਦਿੱਤੇ ਨਾ, ਆਪਣੇ ਕੋਈ ਦੇਖਣ ਵੀ ਨੀ ਜਾ ਰਿਹਾ ਤੇ ਉਹ hospital ਵਾਲਿਆਂ ਨੂੰ ਕਹਿ ਰਹੇ ਕਿ ਤੁਸੀਂ ਸੰਸਕਾਰ

ਕਿਹੋ ਜਿਹਾ time ਆ ਗਿਆ ਹੈ ਦੇਖ ਲਓ।

ਤੇ ਉਹੀ ਹੈ ਕਿ ਮਤਲਬ ਬਹੁਤ ਬੁਰਾ time ਇਸ time ਤੇ ਚੱਲ ਰਿਹਾ, ਸਾਨੂੰ ਇੱਕ, ਹਾਲ ਚਾਲ ਪੁੱਛਦੇ ਰਹੋ ਬਸ phone ਤੇ

ਹੈਗੇ ਨੇ ਮਤਲਬ ਕਈਆਂ ਦੇ ਰਿਸ਼ਤੇਦਾਰ ਬਾਹਰ ਵੀ ਨੇ, Video call ਤੇ ਕਰੇ ਗੱਲ ਜਿੰਨੀ ਉਹ ਸਭ ਤੋਂ better ਹੈਗਾ ਹੈ ਹਮ ਹਮ ਬਿਲਕੁਲ ਬਿਲਕੁਲ ਹਾਂਜੀ ਸਹੀ ਕਹਿ ਰਹੇ ਹੋ, ਚਲੋ ਇਹੀ ਆਪਾਂ ਵੀ ਆਪਣਾ ਧਿਆਨ ਰੱਖੀਏ ਘਰ ਅੰਦਰ ਰਹੀਏ safe ਰਹੀਏ ਹਨਾ, ਆਪਣੇ ਪਰਿਵਾਰ ਨੂੰ ਵੀ ਬਚਾ ਸਕੀਏ

ਪਸੰਦ ਆਈ ਮੈਂ ਸਹੀ ਦੱਸਾਂ ਜਿਹੜੀ ਸੋਲੋ ਲੈਵਲਿੰਗ ਤੂੰ ਮੈਨੂੰ ਕਹੀ ਸੀ ਦੇਖਣ ਲਈ, ਮੈਂ ਦੇਖਿਆ ਲੇਕਿੰਨ ਮੇਰੇ ਬਿਲਕੁਲ type ਦੀ ਨੀ ਨਿਕਲੀ ਉਹ ਤੇ ਅਹ ਸੱਚੀ 'ਚ ਮੈਂ ਅੱਧੀ ਵੀ ਨੀ ਪੂਰੀ ਕਰ ਪਾਇਆ ਮੈਂ ਦੇਖੀ ਉਹਨੂੰ ਉਹਦੇ ਪਤਾ ਨੀ ਵੀਹ ਜਾਂਂ ਪਤਾ ਨੀ chapter ਤੱਕ ਮੈਂ ਪੜ੍ਹ ਲਿਆ, ਪਰ ਮੈਨੂੰ ਨਹੀਂ ਪਸੰਦ ਆਈ ਮੈਂ ਉਹਦੇ end 'ਚ ਗਿਆ ਤੇ end 'ਚ ਜਾ ਕੇ ਮੈਂ ਦੇਖੀ ਤਾਂ ਵੀ ਮੈਨੂੰ story ਜਿਹੜੀ ਹੈਗੀ ਹੈ ਉਹ ਬਿਲਕੁਲ ਵੀ ਸਮਝ 'ਚ ਨਹੀਂ ਆਈ, ਹਾਂ character ਦਾ ਵੱਧਣਾ ਜਾਂ growth ਵਗ਼ੈਰਾ ਮੇਰੇ ਪੱਲੇ ਪਈ, ਬਥੇਰੇ ਜਿਹੜੇ ਉਹਦੇ ਵਿੱਚ character ਦਿਖਾਏ ਹੋਣਗੇ ਹੋ ਸਕਦਾ ਹੈ ਉਹਦੇ ਵਿੱਚ ਮੈਂ ਕੁਛ ਨਾ ਦੇਖੇ ਹੋਣ, ਤੇ ਕੁਛ ਨੂੰ ਮੈਂ ਸਿੱਧਾ ਹੀ miss ਕਰ ਦਿੱਤਾ ਹੋਵੇ, ਪਰ ਫਿਰ ਵੀ ਮੈਨੂੰ ਨਹੀਂ ਪੱਲੇ ਪਿਆ ਸੀਗਾ ਮੈਨੂੰ ਨਹੀਂ ਉਹ ਕਿ ਮੈਨੂੰ ਅੱਗੇ ਦੇਖਣਾ ਚਾਹੀਦਾ ਹੈ story ਮੇਰੇ ਲਈ ਬਣੀ ਹੈਗੀ ਹੈ ਜਾਂ ਨਹੀਂ। ਤੇ ਮੈਂ ਨਹੀਂ ਪੜ੍ਹੀ ਉਹ ਤੋਂ ਅੱਗੇ ਮੈਂ ਫਿਰ ਛੱਡ ਦਿੱਤਾ ਸੀ ਉਹਨੂੰ ਪਰ ਜਿਹੜੀ ਦੂਜੀ ਵਾਲੀ ਤੂੰ ਦਿੱਤੀ ਉਹ ਪਤਾ ਨੀ crazy ਕਰਕੇ ਉਹ ਸੱਚੀ ਵਧੀਆ ਸੀਗੀ ਮੈਂ ਸੱਚੀ ਉਹਨੂੰ ਪੜ੍ਹ ਕੇ ਸੋਚ ਰਿਹਾ ਸੀ ਕਿ ਹਾਂ ਹੱਸੀ ਮੈਨੂੰ ਸੱਚੀ ਆ ਰਹੀ ਸੀ ਸਹੀ ਦੱਸਾਂ ਤੇ ਕਿਉਂਕਿ ਪੂਰੀ ਦੀ ਪੂਰੀ story ਜਿਹੜੀ ਉਹਦੀ ਹੈ ਉਹ ਉਹ ਵੀ ਹੈਗੀ ਹੈ ਕਿ ਇੱਕ ਜਾਣਾ ਜਿਹਨੇ ਬਿਨਾਂ ਦੁਨੀਆਂ ਦੇਖੀ ਹੋਵੇ ਦੁਨੀਆਂ 'ਚ ਹਮੇਸ਼ਾ ਬੁਰਾਈ ਦੇਖੀ ਹੋਵੇ ਉਹ ਦੁਨੀਆਂ ਨੂੰ ਆਪਣੀ ਨਜ਼ਰਾਂ 'ਚ ਕਿਸ ਤਰ੍ਹਾਂ ਦੇਖਦਾ ਹੈ, ਮੈਨੂੰ ਹੱਸੀ ਉਹ 'ਚ ਵੀ ਆਈ, ਜਦੋਂ ਪਹਿਲੇ chapter ਵਿੱਚ ਉਹਨੂੰ ਦਿਖਾ ਰਹੇ ਹੁੰਦੇ ਹੈ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 ਮਤਲਬ ਕਿ ਅਗਰ ਮੈਂ ਤੈਨੂੰ ਦੱਸਾਂ ਤੇ ਉਹਦੇ ਲਈ ਦੁਨੀਆਂ ਕਿਸ ਤਰ੍ਹਾਂ ਤਰੀਕੇ ਨਾਲ ਚੱਲ ਰਹੀ ਹੈ ਉਹ ਸਭ ਕੁਛ ਦੇਖ ਕੇ ਮੈਨੂੰ ਕਾਫ਼ੀ ਵਧੀਆ ਲੱਗਿਆ। ਹੋਰ ਵੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਉਹ 'ਚ ਬਾਕੀ ਜਿੰਨੇ ਵੀ character ਦਿਖਾਏ ਉਹ ਵੀ ਮੈਨੂੰ ਵਧੀਆ ਲੱਗੇ starting 'ਚ ਮੈਂ ਬੋਲਾਂਗਾ starting ਤੇ ਇੱਕ ਦੋ episode ਮੈਨੂੰ ਨਹੀਂ ਵਧੀਆ ਲੱਗੇ ਸੀ, ਪਹਿਲੇ episode 'ਚ ਚੰਗਾ ਸੀਗਾ ਜਦੋਂ ਲੇਕਿੰਨ ਉਹ ਪਿੱਛੇ ਆਪਣੇ past 'ਚ ਆ ਜਾਂਦਾ ਹੈ ਥੋੜ੍ਹੀ ਬਹੁਤ ਮੈਨੂੰ ਅਜ਼ੀਬ ਅਜ਼ੀਬ ਜਿਹੀ ਲੱਗੀ ਕਿਉਂਕਿ past 'ਚ ਆਉਂਦਾ ਪਤਾ ਨੀ ਮੈਨੂੰ ਸਮਝ ਨੀ ਆਇਆ ਕਿ ਉਹ ਤਾਕਤਵਰ ਸੀ ਜਾਂ ਨਹੀਂ ਸੀ ਉਹਨੇ ਕੀ ਰਿਹਾ ਸੀ ਕੀ ਨਹੀਂ ਰਿਹਾ ਸੀਗਾ ਕੁਛ ਢੰਗ ਸਿਰ ਦ~ ਦੱਸਿਆ ਨੀ ਉਹਨਾਂ ਨੇ ਸਭ ਕੁਛ ਗੋਲ ਗੋਲ ਘੁੰਮਾ ਦਿੱਤਾ ਛੇਤੀ ਛੇਤੀ ਕਰਕੇ ਇੱਧਰ ਤੋਂ ਉੱਧਰ ਉੱਧਰ ਤੋਂ ਇੱਧਰ। ਇਵੇਂ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਇੱਕੋ ਥਾਈਂ ਪਾ ਦਿੱਤਾ ਸੀਗਾ ਤਾਂ ਸੋਚਿਆ ਮੈਂ ਕਿਹਾ ਸ਼ਾਇਦ ਇਵੇਂ ਦੀ

ਤੇ ਮੈਂ ਰੁੱਕਿਆ ਨੀ ਮੈਂ ਪੜ੍ਹਦਾ ਰਿਹਾ ਮੈਂ ਕਿਹਾ ਚੱਲ ਕੋਈ ਨੀ ਥੋੜ੍ਹੀ ਦੇਰ ਤੱਕ ਹੋਰ ਪੜ੍ਹ ਲੈਂਦੇ ਹਾਂ, ਥੋੜ੍ਹੀ ਦੇਰ ਤੱਕ ਹੋਰ ਪੜ੍ਹ ਲੈਂਦੇ ਹਾਂ। ਏਦਾਂ ਕਰਦੇ ਕਰਦੇ ਮੈਂ ਸੱਚੀ 'ਚ ਉਹ ਜਿਹੜੀ ਹੈਗੀ ਉਹਦਾ ਪਹਿਲਾ season ਜੋ ਵੀ ਸੀਗਾ ਉਹ ਮੈਂ ਪੂਰਾ ਖ਼ਤਮ ਹੀ ਕਰ ਦਿੱਤਾ ਕਿਉਂਕਿ ਮੈਨੂੰ ਵਧੀਆ ਲੱਗਿਆ ਸਹੀ ਦੱਸਾਂ ਤੇ ਉਹ ਸੀਗੀ ਇਵੇਂ ਦਾ ਕਿ ਮੈਂ ਦੇਖ ਕੇ ਉਹਨੂੰ ਸੋਚ ਰਿਹਾ ਸੀ ਹਾਂ ਕਿ ਬੰਦਾ ਜਿਹੜਾ ਹੈਗਾ ਵੀ ਉਹ ਕਿਵੇਂ ਸੋਚਦਾ ਹੈ, ਉਹਨੂੰ ਪਤਾ ਪਿੱਛਲੀ ਵਾਰੀ ਕਦੋਂ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 ਕਿੰਨੇ ਘੱਟ decision ਦੀ choice ਉਹਨੂੰ ਦਿੱਤੀ ਗਈ ਸੀ ਤੇ ਬਿਲਕੁਲ ਇੱਕਦਮ ਘੱਟ ਘੱਟ ਹੋਣ ਤੋਂ ਬਾਵਜੂਦ ਵੀ ਉਹਨੇ ਆਪਣੀ ਜ਼ਿੰਦਗੀ ਜਿਹੜੀ ਹੈ ਭਾਵੇਂ ਬੁਰਾਈ ਤੋਂ ਕੱਟੀ ਹੋਵੇ ਪਰ ਫਿਰ ਵੀ ਆਪਣੇ ਦਿਲ ਦੇ ਅੰਦਰ ਜਿਹੜੀ ਅਛਾਈ ਹੈਗੀ ਹੈ ਉਹਨੂੰ ਕਦੇ ਖ਼ਤਮ ਨੀ ਹੋਣ ਦਿੱਤਾ। ਤੇ ਉਹ ਵੀ ਆਹੀ ਚੀਜ਼ ਜਿਹੜੀ ਹੈ ਉਹ ਦੂਜਿਆਂ ਵਿੱਚ ਲੱਭ ਰਿਹਾ ਹੁੰਦਾ ਹੈ ਤੇ ਦੂਜਿਆਂ ਦੇ ਨਾਲ ਇੱਕ type ਨਾਲ sympathy connection ਆਪਣਾ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 ਆਹ ਦੇਖ ਕੇ ਮੈਨੂੰ ਬੜਾ ਵਧੀਆ ਲੱਗਿਆ ਜਿਹੜੀ story ਸੀ ਉਹ ਵੀ ਪੂਰੀ ਇੱਕਦਮ ਮਿਲੀ ਜੁਲੀ ਸੀਗੀ।